ਅੱਜ ਕੰਮ ਤੇ ਨਹੀਂ ਹੀ ਗਏ ਤੇ ਕਹਿਣ ਦਿਆ ਸੀ ਕਿ ਸਵੇਰੇ ਜਾਣਾ ਕੰਮ ਤੇ।

ਨਹੀਂ ਤੇ ਉਹ ਸਾਹਮਣੇ ਘਰਦੇ ਦੱਸਵਾਂ ਵਾ ਮੈਂਂ ਕਿਹਾ ਉਹਨਾਂ ਨਾਲ ਫਿਰ ਕੰਮ ਕੁਮ ਕਰਾਦਾਂਗੇ। ਆਹੋ ਇਹ ਗੱਲ ਸਹੀ ਹੀ। ਵੈਸੇ ਸੇਵਾ ਸੁਵਾ ਟੈਂਟ ਟੁਂਟ ਲਵਾਵਾਂਗੇ ਚਾਨਣੀਆਂ ਚੁਨਣੀਆਂ ਛਾਂ ਛੂਂਂ ਤੇ ਚਾਹੀਦੀ ਹੈ। ਆਹੋ ਤੇ ਮੈਂ ਆਪ ਸਗੋਂ ਜਾਣਾ ਸੀ ਜਦੋਂ ਮੈਂ ਗਈ ਸੀ ਤੇ ਮੈਂ ਕਿਹਾ ਚੱਲ ਫੋਨ ਕਰਦਾ ਫੋਨ ਕਰਕੇ ਤਾਂ ਪੁੱਛਦੀ ਹੈ ਮੈਂ ਕਿਹਾ ਤੁਹਾਡੇ ਵੱਲੋਂ ਨਾਲੇ ਮੈਂ ਪੁੱਛਦੀ ਹੈ ਉਦੋਂ ਤੁਹਾਡੇ ਨਾਲ ਗਈ ਨੀ। ਠੀਕ ਹੈ ਠੀਕ ਹੈ। ਮੈਂ ਸਵੇਰੇ ਜਾਵਾਂਗੀ। ਠੀਕ ਹੈ ਤੇ ਮੈਂ ਵੀ ਕਹਿਣ ਦਾ ਮਤਲਬ ਸੋਮਵਾਰ ਹੀ ਕੰਮ ਤੇ ਜਾਊਂਗਾ ਕੱਲ ਤੇ ਸਨੀਵਾਰ ਹੈ ਐਤਵਾਰ ਦੀ ਤਾਂਂ ਵੈਸੇ ਵੀ ਆਪਾਂ ਪੱਕੀ ਛੁੱਟੀ ਕਰੀਦੀ church ਜਾਈਦਾ ਨਾ ਫਿਰ।

ਹਾਂਜ਼ੀ ਹਾਂਜੀ ਹਾਡੇ ਇੱਥੇ ਪਿੰਡ ਦੇ ਵਿੱਚ ਕਈ ਮੁੰਡੇ ਮਿਲ ਜਾਂਦੇ ਐਤਵਾਰ ਨਹੀਂ ਜਾਂਦੇ ਹਫਤੇ ਬਾਅਦ ਉਹਨਾਂ ਨੇ ਛੁੱਟੀ ਕਰਨੀ ਹੁੰਦੀ ਹੈ।

ਹਾਜ਼ੀ ਹਾਂਜ਼ੀ ਤੇ ਮੈਂ ਕਿਹਾ ਵੀਰ ਜੀ ਹੁਣ ਅਸੀਂ ਜਾਵਾਂਗੇ ਨਾ ਸੋਮਵਾਰ ਹੀ ਜਾਉਂਗਾ ਕੰਮ ਤੇ।

ਮੈਂ ਕਿਹਾ ਕੱਲ ਤੇ ਇੱਥੇ ਹੈਗਾ ਦੱਸਵਾਂ ਚਾਚਾ ਜੀ ਦਾ।

ਮੈਂ ਕਿਹਾ ਫਿਰ ਐਤਵਾਰ ਛੁੱਟੀ ਕਰੀਦੀ ਮੈਂ ਫਿਰ ਸੋਮਵਾਰ ਜਾਣਾ।

ਆਹੋ ਹੁਣ ਸਰੀਕਾ ਤੇ ਨੀ ਛੱਡਿਆ ਜਾਂਦਾ।

ਹਮ ਨਾਲੇ ਸਰੀਕਾ ਨਹੀਂ ਛੱਡਿਆ ਜਾਂਦਾ। ਹਾਂ ਦੂਸਰੀ ਪੱਤੀ ਹੋਏ ਦੂਸਰੇ ਮਹੁੱਲੇ ਹੋਏ ਫਿਰ ਤਾਂ ਬੰਦਾ ਕੋਈ ਗੱਲ ਨਹੀਂ ਉਸ ਦਿਨ ਹੋ ਹੀ ਆਏ ਜਿਸ ਦਿਨ ਮਰਗ ਹੋਈ ਪਰ ਘਰ ਦੇ ਸਾਹਮਣੇ ਨਾਲੋ ਰਿਸ਼ਤੇਦਾਰੀ ਹੈ ਗੁਆਂਢੀ ਹੈ ਤੇ ਫਿਰ ਬੁਰਾ ਲੱਗਦਾ। ਨਾਲੇ ਉਹਨਾਂ ਦੇ ਕਰਦੇ ਹੀ ਬੜਾ ਵਿਚਾਰ ਹੈ।

ਕਹਿੰਦਾ ਹੁਣ ਬੰਦਾ ਲਾਣਾ ਮੈਂ ਕਿਹਾ ਲਾ ਲੈ ਭਰਾ ਲਾਣਾ। ਹਮ ਠੀਕ ਹੈ ਕਹਿ ਲਾ ਲੈ ਫਿਰ ਲਾਉਣਾ ਤੇਰੀ ਮਰਜੀ ਕਹਿ ਮੈਨੂੰ ਕੰੰਮ ਨਹੀਂ ਮਿਲੂਗਾ ਰੱਬ ਨੇ ਰੋਟੀ ਲਿੱਖੀ ਹੈ ਮਿਲਦੀ ਜਾਂ ਨਹੀਂ।

ਆ ਕੀ ਹੈ ਕਿ ਉਹਨੂੰ ਬੰਦਿਆਂ ਦਾ ਨਹੀਂ ਘਾਟਾ ਸਾਨੂੰ ਕੰਮ ਦਾ ਨਹੀਂ ਘਾਟਾ । ਕੰਮ ਦਾ ਨਹੀਂ ਘਾਟਾ ਕੋਈ ਤਾਂ ਕੋਈ ਕੰਮ ਨਿਕਲਦਾ ਹੀ ਜਾਂਦਾ ਹੈ ਬੰਦੇ ਦਾ। ਬਿਲਕੁਲ ਬਿਲਕੁਲ ਹਾਂਜ਼ੀ ।

ਹਾਂਜ਼ੀ ਹਾਂਜ਼ੀ ਮੈਂ ਕਿਹਾ ਉਹਨੂੰ ਵੀ ਬੰਦਾ ਮਿਲ ਜਾਣਾ ਸਾਨੂੰ ਵੀ ਕੰਮ ਮਿਲ ਜਾਣਾ।

ਕਈਆਂ ਦੀ ਗੱਲ ਦਾ ਸਾਬ ਕਿਤਾਬ ਹੁੰਦਾ ਹੈ ਖਰੇ ਸਾਡੇ ਕੋਲ ਹੀ ਹੈ ਕੰਮ।

ਕੱਲ੍ਹ ਮੈਂ ਇੱਧਰ ਆਉਣ ਲੱਗਾ ਸੀ ਘਰ ਮੈਨੂੰ ਆਵਾਜ਼ਾਂ ਮਾਰਨ ਦਿਆ ਹੀ ਮੁੰਡਾ ਉਹਨਾ ਦਾ।

ਹਮ ਵੱਡਾ ਮੁੰਡਾ ਉਹਨਾਂ ਦਾ ਆਵਾਜਾਂ ਮਾਰਨ ਦਿਆ ਹੀ ਕੱਲ੍ਹ ਫਿਰ ਉਹ ਬਾਹਰ ਮੁੰਡਾ ਆਇਆ ਪ੍ਰਾਹੁਣਾ ਮਾਸੀ ਦਾ ਮੁੰਡਾ।

ਸਾਡੀ ਵੀ ਰਿਸ਼ਤੇਦਾਰੀ ਹੈ ਨਾ ਤੇ ਉਹਨਾਂ ਚੋਂ ਹੀ ਹੈ। ਠੀਕ ਹੈ ਜੀ ਹਮ ਤੇ ਮੈਂ ਉਹਨਾਂ ਨੂੰ ਫਿਰ ਕਿਹਾ ਵੀ ਮੈਂ ਕਿਹਾ ਵੀ ਮੈਂ ਬਾਅਦ ਵਿੱਚ ਆਉਣਾ।

ਠੀਕ ਹੈ ਜੀ। ਹਮ ਉਹਨੇ ਕਦੀ ਕਿਹਾ ਨਹੀਂ ਤੂੰ ਘਰ ਆਜਾ ਤੇ ਮੈਂ ਕਦੀ ਗਈ ਨਹੀਂ। ਅੱਛਾ ਅੱਛਾ ਆੱਛਾ ਹਮ ਇੱਦਾਂ ਦੀ ਮਿਲੇ ਕਿਤੇ ਤੁਹਾਨੂੰ।

ਅੱਛਾ ਅੱਛਾ ਰਾਹ ਬੜੇ ਚੁਣ ਲਏ ਉਹਨੇ।

ਰਸਤੇ ਚ ਵੀ ਨਹੀਂ ਮਿਲੇ ਮੁਲੇ ਹੁਣੇ।

ਠੀਕ ਹੈ ਠੀਕ ਹੈ।

ਉਹ ਫਿਰ ਆਇਆ ਸੀ ਰਾਤੀ ਫਿਰ ਉਹ ਗਿਆ ਸਾਢੇ ਕ ਅੱਠ ਵਜੇ ਸਵਾ ਕ ਅੱਠ ਵਜੇ ਗਿਆ ਤੇ ਮੈਂ ਵੀ ਰੋਟੀ ਰੁਟੀ ਖਾ ਕੇ ਬਾਅਦ ਚ ਲੰਮੇ ਪੈ ਗਿਆ ਮੈਨੂੰ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਨੀਂਦ ਆ ਗਈ ਨੋਂ ਕ ਵਜੇ ਮੈਂ ਸੋਂ ਗਿਆ ਸੀ।

ਹਾਂਜ਼ੀ ਹਾਂਜ਼ੀ ਫਿਰ ਮੈਨੂੰ ਗਿਆਰਾਂ ਸਾਢੇ ਗਿਆਰਾਂ ਵਜੇ ਜਾਗ ਆਈ।

ਮੈਂ ਜਾ ਕੇ ਸੁੱਤਾ ਫਿਰ ਢਾਈ ਵਜੇ ਤੋਂ ਬਾਅਦ ਫਿਰ ਸੁੱਤਿਆਂ ਉੱਠਿਆ ਫਿਰ ਦਿਨੇ ਅੱਠ ਵਜੇ। ਤੁਹਾਡੇ ਘਰ ਚੱਲ ਗਏ ਸੀ ਫਿਰ ਸਾਢੇ ਬਾਰਾਂਹ ਵਜੇ ਅਸੀਂ ਉੱਧਰੋਂ ਆਏ। ਠੀਕ ਹੈ ਜੀ। ਸਾਢੇ ਬਾਰਾਂਹ ਵਜੇ ਆਣ ਕੇ ਤੇ ਫਿਰ ਮੈਂ ਮੈਂ ਉਹਨਾਂ ਦੇ ਘਰ ਚੱਲ ਗਈ ਤੇ ਜਾ ਕੇ ਤੇ ਮੁੜ ਕੇ ਮੈਂ ਫਿਰ ਸਾਢੇ ਬਾਰਾਂਹ ਉੱਥੋਂ ਆਈ ਘਰੋਂ ਉਹਨਾਂ ਦੇ ਘਰੋਂ . ਤੇ ਉੱਧਰੋਂ ਆ ਤੇ ਫਿਰ ਮੈਂ ਆ ਕੇ ਭਾਂਡੇ ਮਾਂਜੇ ਤੇ ਭਾਂਡੇ ਮਾਂਜ ਕੇ ਫਿਰ ਮੈਂ ਦੁੱਧ ਨੂੰ ਉਬਾਲਾ ਨਹੀਂ ਸੀ ਨਿਆਣਿਆਂ ਨੇ ਦੁਆਇਆ ਉਹ ਦਵਾ ਦਵੂ ਕੇ ਰੱਖ ਇੱਕ ਡੇਢ ਵੱਜ ਗਿਆ ਮੈਨੂੰ ਤੇ ਫਿਰ ਗੁੱਸਾ ਉੱਤੇ ਚੜ੍ਹ ਚੜ੍ਹ ਕੇ . ਠੀਕ ਹੈ ਜੀ ਆਹੋ ਉਬਾਲਾ ਉਬੁਲਾ ਦੋ ਤਿੰਨ ਨਾ ਦਵਾਈਏ ਤਾਂ ਵੀ ਖਰਾਬ ਹੋ ਜਾਂਦਾ ਗਰਮੀਆਂ ਦੇ ਦਿਨ ਹੈ। ਦੁੱਧ ਨੂੰ ਉਬਾਲਾ ਮੈਂ ਤਾਂ ਦਵਾਉਣ ਲੱਗੀ ਫਿਰ ਮਲਾਈ ਜਿਹੜੀ ਹੁੰਦੀ ਨਿਆਣੇ ਸਬਜੀ ਸੁਬਜੀ ਵਿੱਚ ਪਾ ਕੇ ਖਾ ਲੈਂਦੇ ਹੈ। ਉਦਾਂ ਇਹ ਰੋਟੀ ਨਹੀਂ ਖਾਂਦੇ ਨਿਆਣੇ ਮਲਾਈ ਤੋਂ ਬਿਨਾਂ। ਠੀਕ ਹੈ ਜੀ। ਆਹੋ ਸਿਆਲ ਹੋਏ ਗਰਮੀ ਹੋੇਏ ਇਹ ਨਾ ਸਬਜੀ ਚ ਮਲਾਈ ਪਾਉਣੀ ਹੀ ਪਾਉਣੀ ਚਾਹੇ ਸੁੱਕੀ ਹੋਵੇ ਚਾਹੇ ਗਿੱਲੀ ਹੋਵੇ। ਅੱਛਾ ਹਮ ਦੁੱਧ ਕਿੱਥੋਂ ਲਿਆਂਦੇ ਹੋ ਤੁਸੀਂ। ਦੁੱਧ ਇੱਥੇ ਲੈਂਦੇ ਹੈ ਰਾਜੇ ਕੋਲ। ਅੱਛਾ ਅੱਛਾ ਵਧੀਆ ਹੁੰਦਾ ਹੈ। ਦੁੱਧ ਤਾਂ ਬੜਾ ਵਧੀਆ ਹੁੰਦਾ ਹੈ ਦਿੰਦੀ ਵੀ ਪੰਜਾਹ ਰੁਪਏ ਹੀ ਹੈ। ਠੀਕ ਹੈ ਜੀ ਹਮ ਨਹੀਂ ਤੇ ਅੱਜ ਕੱਲ ਤੇ ਮੈਂ ਕਿਹਾ ਦੁੱਧ ਤੇ ਮਲਾਈ ਨਹੀਂ ਹੁੰਦੀ ਮਲਾਈ ਇੰਨੀ ਕਿੱਥੋਂ ਲੱਭ ਜਾਂਦੀ?

ਆਹੋ ਸ਼ਹਿਰੋਂ ਲਿਆਈਏ ਡੇਅਰੀ ਡੁਅਰੀ ਚੋਂ ਲਿਆਈਏ ਉਹਦੇ ਚੋਂ ਨਹੀਂ ਲੱਥਦੀ ਇੱਕ .

ਠੀਕ ਹੈ ਜੀ ਆਪਾਂ ਵੀ ਉਹਨਾਂ ਘਰੋਂ ਲਈ ਦਾ ਨਾ ਚਾਚਾ ਜਤਿੰਦਰ ਘਰੋਂ ਤੇ ਉਹਨਾਂ ਦਾ ਵੀ ਦੁੱਧ ਵਧੀਆ। ਆਹੋ ਉਹ ਮਲਾਈ .

ਲਾਹ ਲਾਹ ਕੇ ਪਹਿਲਾਂ ਕਰਦੀ ਰਹੀ ਹੈ ਤੇ ਇੱਦਾਂ ਪਹਿਲਾਂ ਵੀ ਖਾਂਦੇ ਰਹੇ ਤੇ ਮੈਂ ਲਾਹ ਲਾਹ ਕੇ ਡੂੰਘੇ ਵਿੱਚ ਜੋੜੀ ਜਾਨੀ ਹੈ ਮਲਾਈ ਹੈਂ ਜੋੜੀ ਜਾਨੀ ਹੈ ਤੇ ਜਦੋਂ ਹੋ ਜਾਣੀ ਹੈ ਨਾ ਪੰਦਰਾਹ ਵੀਹਾਂ ਦਿਨਾਂ ਦੀ ਉਸ ਨੂੰ ਮੈਂ ਲਾ ਲੈਣਾ।

ਠੀਕ ਹੈ।

ਆਹੋ ਆਹ ਤੇਰੀ ਭੂਈ ਹੈ ਨਾ? ਤੇ ਫਿਰ ਮਤਲਬ ਜਿਆਦਾ ਨਿਕਲਦਾ ਜਿੱਦਾਂ ਕੋਈ ਡੰਗਰ ਰੱਖੇ ਹੋਣ ਇੱਕ ਦੋ

ਉਬਾਲਾ ਦਵਾ ਕੇ ਕਾੜ ਕੇ ਤੇ ਉਹਦੀ ਮਲਾਈ ਮਲੁਈ ਲਾਹ ਕੇ ਫਿਰ ਮਤਲਬ ਇਸ ਤੋਂ ਵੱਧ ਹੋ ਜਾਂਦਾ ਹੈ ਤੇ ਇੱਕ . ਐਤਕੀ ਫਿਰ ਸਿਆਲ ਨੂੰ ਕਿਲੋ ਘਿਉ ਉਹਨੇ ਦਿੱਤਾ ਸੀ ਘਰ ਦਾ ਹੀ ਕੱਢ ਕੋ .

ਹਮ ਤੇ ਆਹ ਦੀਦੀ ਹੈ ਨਨਾਣ ਭੂਆ ਤੇਰੀ ਇਹਨੇ ਕਿਤੇ ਲਾਤੀ ਘਰ ਹੀ ਕਿਤੇ ਦੋ ਢਾਈ ਕਿੱਲੋ ਦੁੱਧ . ਤੇ ਦੋ ਢਾਈ ਕਿਲੋ ਘਿਉ ਉਹਨੇ ਜੋੜਨਾ ਹੁੰਦਾ ਤੇ ਕਿਲੋ ਦੁੱਧ ਉਹਨੇ ਲੈਣਾ ਤੇ ਦੋਵੇਂ ਮਾਂ ਪੁੱਤ ਤੇ ਹੈ ਗੇ ਹੈ।

ਇੱਦਾਂ ਮਲਾਈ ਰੱਖ ਕੇ ਤੇ ਹਲਾਈ ਜਾਣੀ ਤੇ ਸਿੱਲੀ ਵੱਖਰੀ ਹੋ ਜਾਣੀ ਤੇ ਘਿਉ ਵੱਖਰਾ ਹੋ ਜਾਣਾ ਤੇ ਕਿਤੇ ਦੇਸੀ ਘਿਉ ਇੰਨਾ ਸਵਾਦ ਹੁੰਦਾ ਵਾ ਕੋਈ ਮਿਲਾਵਟ ਨਹੀਂ ਕੋਈ ਕੁੱਝ ਨਹੀਂ। ਹਾਂਜ਼ੀ ਹਾਂਜ਼ੀ ਬਾਕੀ ਬਾਜਾਰ ਵਾਲੇ ਚ ਤੇ ਮਿਲਾਵਟ ਬੜੀ ਆਉਂਦੀ ਤੁਹਾਨੂੰ ਪਤਾ ਹੀ ਹੈ। ਹਾਂ ਤੇ ਉਹਨੇ ਦੋ ਢਾਈ ਕਿੱਲੋ ਅੱਧਾ ਕਿੱਲੋ ਅਭੀ ਨੂੰ ਦਿੱਤਾ ਅੱਧਾ ਕਿਲੋ ਮਹਿੰਦਰ ਨੂੰ ਦਿੱਤਾ ਤੇ ਕਿਲੋ ਆਪਣੇ ਘਰਵਾਲੇ ਨੂੰ ਬਾਹਰ ਘੱਲਿਆ ਤੇ ਫਿਰ ਫੋਜ਼ੀ ਨੇ ਕਿਲੋ ਦਿੱਤਾ ਹੈ ਆਪਣੇ ਮੁੰਡੇ ਨੂੰ।

ਆਹੋ ਤੇ ਦੋ ਤੇ ਦੋ ਹੀ ਤੇ ਜਾਨੇ ਹੈ।

ਹਮ ਊਂ ਛੋਟਾ ਮੁੰਡਾ ਵੀ ਇੱਥੇ ਹੀ ਹੁੰਦਾ ਹੈ ਕੀ ਉਹਦਾ ਨਾਮ ਵਿੱਕੀ ਐ?

ਆਹੋ ਤੇ ਉਹ ਵੀ ਜਿਆਦਾ ਇੱਦਾਂ ਰਹਿੰਦਾ ਸੇਵਾ ਚ।

ਪਰ ਉਹ ਪਰਮੇਸ਼ਵਰ ਚ ਹੈ ਹੀ ਬੜਾ ਹੈ ਕਿਸੇ ਕੁੜੀ ਦੇ ਚੱਕਰ ਚ ਨਹੀਂ ਕਿਸੇ ਬੁੱਢੀ ਦੇ ਚੱਕਰ ਚ ਨਹੀਂ ਉਹ ਬਸ ਪਰਾਥਨਾ ਦੇ ਚੱਕਰ ਚ। ਸਾਰਾ ਪਰਿਵਾਰ ਵਧੀਆ ਹੈ ਮੈਨੂੰ ਪਤਾ ਹੈ।

ਦੀਦੀ ਹੁਨਾਂ ਦਾ ਸਾਰਾ ਪਰਿਵਾਰ ਵਧੀਆ। ਆਹੋ ਇਹ ਜਿਹੜਾ ਵਾ ਨਾ ਇਹ ਜਿਹੜਾ ਆਹ ਦਾ ਮੁੰਡਾ ਜਿਹੜਾ ਵਾ ਇਹ ਹਨੀ ਦੁਆ ਪਰਾਥਨਾ ਵਾਲਾ ਹੀ ਆ ਸਗੋਂ ਵੱਡੇ ਨੇ love marriage ਕਰਾਉਣੀ।

ਚੱਲੋ ਕੋਈ ਨਹੀਂ ਜਦੋਂ ਮੰਗਣੀ ਹੋ ਗਈ ਫਿਰ ਸਾਰੇ ਕੰਮ ਹੋ ਜਾਣੇ। ਹੁਣ ਮੈਨੂੰ ਕਹੀ ਜਾਂਦਾ ਕਿ ਦੋ ਹਜਾਰ ਚੋਵੀ ਚ ਵਿਆਹ ਥੱਲੇ ਧਰ ਦੇਣਾ। ਅੱਛਾ ਜੀ ਆਹੋ ਤੇ ਰਹਿ ਗਿਆ ਥੋੜਾ ਟਾਇਮ ਹੀ ਰਹਿ ਗਿਆ ਛੇ ਮਹੀਨੇ। ਆਹੋ ਕਹਿੰਦੇ ਘਰਦੇ ਨਾ ਵੇਖੋ ਹੁਣ ਕੀ ਕਰਦੇ ਹੈ ਖਰ ਖਰਚਾ ਬੜਾ ਹੋ ਜਾਣਾ ਹਾਡਾ ਜਦੋਂ. ਬਾਕੀ ਇਹ ਹੈ ਜਦੋਂ ਮੰਗਣੀ ਹੋ ਗਈ ਫਿਰ ਵਿਆਹ ਹੋਣਾ ਹੀ ਹੋਣਾ hundred percent.

ਵਿਆਹ ਵੀ ਉਹਨਾਂ ਦਾ ਤਗੜਾ ਹੋਣਾ ਮੈਨੂੰ ਪਤਾ ਹੈ। ਆਹੋ ਅੱਗੇ ਢਾਕਾ ਲੱਗਾ ਦੋ ਲੱਖ ਰੁਪਇਆ ਲੱਗਾ ਢਾਕੇ ਤੇ। ਅੱਛਾ ਅੱਛਾ ਕਿਉਂਕਿ ਉੱਧਰ ਵੀ ਬੰਦੇ ਠੀਕ ਠਾਕ ਹੈ ਵਧੀਆ ਵਾ। ਪਹਿਲਾਂ ਡਾਕਟਰ ਹੈ ਕੁੜੀ। ਅੱਛਾ ਅੱਛਾ ਤਾਂ ਤੇ ਵਧੀਆ ਇਹ ਫੋਜ਼ੀ ਉਹ ਡਾਕਟਰ।

ਵਧੀਆ ਨਿਭ ਜਾਣੀ। ਹੋ ਗਿਆ ਪੂਰਾ ਚੱਲੋ ਠੀਕ ਹੈ ਫਿਰ। ਠੀਕ ਹੈ ਜੀ ਚੰਗਾ ਜੀ। ਸਾਸਰੀਕਾਲ ਜੀ ਮੈਂ ਰਾਧਾ ਰਾਨੀ ਮੈਂ ਤੁਹਾਨੂ ਆਜ ਏਡੀ ਕਹਾਨੀ ਸੁਣਾਂਦੀ ਆਂ ਅਨ੍ਗੋਥਾ ਦੀਨ ਦੀ ਤੇ ਨਾਗੋਥਾ ਟੇਕ ਜੇਰਾ ਸੀਗਾ ਊ ਸਪ ਚੋਰ ਨਿਕਲੀ ਓਥੋਂ ਦੀ ਤੇ ਖਾਦੀ ਡੀ ਵਿਚ ਤੇ ਊ ਓਡੀ ਖਾਦੀ ਦੇ ਵਿਚ ਮਤਲਬ ਖਾਦੀ ਡੀ ਕੋਲ ਕਰ ਰਯ ਸੀਗਾ ਓਹਨਾਂ ਨੂ ਦੇਖ ਕੇ ਖਾਦੀ ਦੇ ਵਿਚ ਲੋਕ ਗਯਾ ਤੇ ਓਦੋਂ ਓਤੋੰ ਦੀ ਚੋਰ ਨਿਕਲ ਜਾਂਦੀ ਸੀਗੇ ਊ ਹਰ ਏਇਕ ਨੂ ਕਹੰਦਾ ਪੈ ਸੰਭਾਲ ਕੇ ਮੇਨੂ ਕਾਟਨ ਮਾਰੀ ਜਾਂਦੀ ਊ ਮੇਰੀ ਉਪਰ ਕਾਟਨ ਪੈਰ ਰਖ ਰਹੀ ਚੋਰ ਦਰ ਗਾਯ ਭੀ ਆ ਕੀ ਚੇਜ਼ ਆ ਕਿਥੋਂ ਅਵਾਜ਼ ਆਉਂਦੀ ਏਥੇ ਤੇ ਕੋਈ ਦਿਖਦਾ ਨਾਈ ਹੇਗਾ ਬਾਅਦ ਚ ਫੇਰ ਚੋਰ ਦੇਖਣ ਹਾਥੀ ਚੋਰ ਨਿਕਲੀ ਏਇਕ ਨਾਓ ਸੀਗੀ ਓਥੇ ਬੈਠੀ ਜਾ ਕੇ ਤੇ ਊ ਨੇ ਸਾਰੇ ਅਨ੍ਗੋਥਾ ਟੇਕ ਸੀਗਾ ਜੇਰਾ ਊ ਨਾ ਸਾਰੇ ਕਹਾਨੀ ਸੁਣਦੇ ਭੀ ਈਯ ਕਿਦ੍ਰੀ ਚੋਰੀ ਕਰਨ ਜਾ ਰਹੀ ਤੇ ਓਥੇ ਵਾਦਾ ਮਾਲ ਮਿਲੇ ਗਾ ਏਥੇ ਓਹਨੇ ਊ ਸੁੰਨ ਕੇ ਓਹਨਾਂ ਦੇ ਪਿਛੇ ਹੋ ਲਾਯਾ ਕਹੰਦਾ ਦੇਖੋ ਮੈਂ ਥੁਵਾਦੀ ਪੋਲ ਪਤੀ ਖੋਲ ਦਾਵਾਂ ਗਾ ਭੀ ਤੁਸੀਂ ਫਲਾਣੀ ਜਗਾ ਦੇ ਚੋਰ ਊ ਤੇ ਤੁਸੀਂ ਚੋਰੀ ਕਰਨ ਜਾ ਰਹੀ ਊ ਨਾਈ ਤੇ ਮੇਨੂ ਵੀ ਲੇ ਕੇ ਚਲੋ ਊ ਕੇਹੰਡੀ ਠੀਕ ਆਯ ਤੂ ਹੈ ਕੋੰ ਤੂ ਸਮਨੇ ਤਾਂ ਆ ਚੰਨੀ ਰਾਤ ਸੀਗੀ ਓਹਨਾ ਨੇ ਜਦੋਂ ਦੇਖ੍ਯਾ ਏਇਕ ਅਨ੍ਗੋਥਾ ਟੇਕ ਕਹੰਦਾ ਮੈਂ ਅਨ੍ਗੋਥਾ ਟੇਕ ਹੇਗਾ ਕੇਹੰਡੀ ਆਚਾ ਤੇ ਮੇਨੂ ਵੀ ਲੇ ਕੇ ਚਲੋ ਓਹਨੇ ਕੇਹਾ ਭੀ ਆ ਕੀਨਾ ਕੁ ਬੰਦਾ ਹੇਗਾ ਆਯ ਆਯ ਚਿਰੀ ਜਿਨਾ ਹੇਗਾ ਆਯ ਏਨੁ ਲੇ ਕੇ ਚਾਲਾਂ ਵਿਚ ਕੋਈ ਦਿੱਕਤ ਨਹੀ ਹੇਗੀ ਕੇਹੰਡੀ ਚਲੋ ਠੀਕ ਆਯ ਅਜ ਓਹਨਾਂ ਨੇ ਬਿਠਾ ਲਾਯਾ ਜੀ ਵਿਚ ਓਹਨੁ ਓਸਦੀ ਵਿਚ ਆਪਣੀ ਜੇਰੀ ਨਾਓ ਸੀਗੀ

ਸੋਨ ਤੋਂ ਬਾਅਦ ਓ ਭੀ ਸਾਰੇ ਖ੍ਰਾਟੀ ਵਾਦਾ ਪਰਿਵਾਰ ਸੀਗਾ ਸਾਰੇ ਸੋਆਯ ਪੇ ਚੋਰ ਆਯ ਜਦ ਘਰ ਘੁਸੇ ਓਹਨਾਂ ਨੇ ਦੇਖ੍ਯਾ ਕਨਕ ਵਿਖ੍ਰੀ ਪੈ ਸੀਗੀ ਤੇ ਆ ਸਾਰੇ ਜੀ ਸੋਆਯ ਏਇਕ ਓਹਨਾਂ ਦੇ ਘਰ ਨਾ ਬੁਧਿ ਸੀਗੀ ਊ ਬੁਧਿ ਦੀ ਮੁਹ ਦੇ ਵਿਚ ਦੰਡ ਨਹੀ ਸੀਗੇ ਊ ਸੀਗੀ ਤੇ ਏਇਕ ਚੋਰ ਨੂ ਲਾਗੀ ਪੁਖ਼ ਤੇ ਅਨ੍ਗੋਥਾ ਟੇਕ ਕਹਨ ਲਗਾ ਭੀ ਮੇਨੂ ਤੇ ਭੋਕ ਲਗਦੀ ਪੈ ਆਯ ਪੇਹ੍ਲਾਂ ਮੇਨੂ ਖੀਰ ਬਣਾ ਕੇ ਦੋ ਓਦੋਂ ਮੈਂ ਜੋਉਣ ਗਾ ਏਥੋਂ ਤੁਹਾਡੀ ਨਾਲ ਕਰਵਾਓ ਗਾ ਚੋਰੀ ਕੇਹੰਡੀ ਠੀਕ ਆਯ ਪੈ ਹਨ ਏਇਕ ਚੋਰ ਓਡੀ ਸਾਰੇ ਮਤਲਬ ਮਿਲ ਕੇ ਕੋਈ ਚਾਵਲ ਲਾਭ ਰਯ ਕੋ ਦੋਧ ਲਾਭ ਰਯ ਕੋਈ ਕੀ ਕਹਨੀ ਦੋਧ ਦੋਧ ਵਾਸ੍ਟੀ ਜਦੋ ਦੋਧ ਲਾਬ੍ਯਾ ਦੋਧ ਮਿਲਯਾ ਈ ਆਨੀ ਊ ਹਨ ਈਯ ਸਮਝੇ ਏਇਕ ਊ ਗਾਇਨ ਸੀਗੀ ਗਾਇਨ ਦੇ ਦੋਧ ਕਦ੍ਯਾ ਫੇਰ ਚੌਲ ਲਭੀ ਚੌਲ ਲਾਭ ਕੇ ਓਹਨਾਂ ਨੇ ਖੀਰ ਬਣਾਉਣੀ START ਕਰਤੀ ਖੀਰ ਬਣਾਈ ਗਈ ਬੋਹਤ ਸਵਾਦ ਖੁਸ਼ਬੂ ਵਾਦਿਯ ਆ ਰਹੀ ਸੀਗੀ ਸਾਰੀਆਂ ਨੇ ਖਾਂ ਵਾਸ੍ਟੀ ਪਾ ਦਿਤੀ ਤੇ ਈਯ ਜੇਰੀ ਬੁਧਿ ਸੀਗੀ ਨਾ ਊ ਹੇਠ ਏਡ ਕੇ ਮੁਹ ਖੋਲ ਕੇ ਸੋ ਰਹੀ ਸੀਗੀ ਹਨ ਏਇਕ ਚੋਰ ਏਨਾ ਪਾਗਲ ਸੀਗਾ ਓਹਨੇ ਕੀ ਕੀਤਾ ਊ ਬੁਧਿ ਦੇ ਮੁਹ ਵਿਚ ਆਚਾ ਤੂ ਵੀ ਮੰਗ ਰਹੀ ਆਯ ਚਲ ਕੋਈ ਨਹੀ ਅਸੀਂ ਤੇਨੁ ਵੀ ਡੀ ਦੇਨੀ ਆਂ ਬੋਹਤ ਵਾਦਾ ਦਿਲ ਆਯ ਸਦਾ ਜੇ ਅਸੀਂ ਚੋਰੀ ਕਰਨ ਆਯ ਆਂ ਹੈ ਤੇ ਤੇਰੀ ਘਰ ਦਾ ਮਾਲ ਏਹੀ ਚਲ ਤੂ ਵੀ ਖਾ ਸਾਡੇ ਨਾਲ ਊ ਬੁਧਿ ਜੇਰੀ ਸੋ ਰਹੀ ਸੀਗੀ ਓਹਦੇ ਮੁਹ ਹੇਠ ਵਿਚ ਓਹਨਾਂ ਨੇ ਗਰਮ ਗਰਮ ਖੀਰ ਪਾ ਦਿਤੀ ਓਹਦੇ ਮੁਹ ਜਲ ਗਯਾ ਫੇਰ ਜਾਗ ਕੇ ਸਾਰੀਆਂ ਨੇ ਦੇਖ੍ਯਾ ਖਾਨ ਲਾਗੇ ਸੀਗੇ ਸਾਰੇ ਦੇ ਸਾਰੇ ਚੋਰ ਭੈਯੇ ਨੇ ਦੇਖ੍ਯਾ ਪੁਆਰ ਕਰ ਦਿਤਾ ਫੇਰ ਸਾਰੇ ਡੀ ਸਾਰੇ ਓਥੋਂ ਪਾਜੇ ਕੋਈ ਏਡ੍ਰ ਲੁਕ ਰਯ ਕੋਈ ਏਡ੍ਰ ਲੁਕ ਰਯ ਬੁਧਿ ਦੇ ਮੁਹ ਵਿਚ ਜਿਵੇਂ ਈ ਖੀਰ ਗਈ ਗਰਮ ਗਰਮ ਓਹਦਾ ਮੁਹ ਜਲ ਗਯਾ ਊ ਚਿਲੀ ਓਹਦੇ ਹੇਠ ਵਿਚ ਵੀ ਖੀਰ ਓਹਦੇ ਮੁਹ ਵਿਚ ਵੀ ਥੋਰੀ ਜੀ ਖੀਰ ਓਹਦਾ ਹੇਠ ਪੋਰ ਜਲਾ ਦਿਤਾ ਊ ਬੋਹਤ ਜੋਰ ਦੀ ਚਿਲੀ ਤੇ ਜੇਰੀ ਗਾਂ ਸੀਗੀ ਨਾ ਊ ਅਨ੍ਗੋਥਾ ਟੇਕ ਨੇ ਖੋਲ ਦਿਤੀ ਸੀ ਊ ਆ ਕੇ ਖਾਂ ਲਾਗ ਗਾਯ ਅਨ੍ਗੋਥਾ ਟੇਕ ਤਾਂ ਕਨਕ ਦੇ ਵਿਚ ਲੋਕ ਗਯਾ ਤੇ ਬਾਕੀ ਸਾਰੇ ਚੋਰ ਕੋਈ ਏਡ੍ਰ ਲੁਕ ਰਯ ਕੋਈ ਏਡ੍ਰ ਲੁਕ ਰਯ ਤੇ ਬਾਕੀ ਕੋਈ ਜੇਰਾ ਚੋਰੀ ਕਰ ਰਯ ਸੀਗਾ ਊ ਊ ਚੋਰ ਕਰਦਾ ਪਿਛੋਂ ਓਥੇ ਲੁਕ ਗਯਾ ਫਾਰੇ ਨਾ ਜਾਂ ਏਸ ਕਰ ਕੇ ਬਾਅਦ ਚ ਅਨ੍ਗੋਥਾ ਟੇਕ ਤਾਂ ਜੇਰਾ ਸੀਗਾ ਊ ਚੋਰ ਤਾਂ ਪਕਰੇ ਗਾਯ

ਭੀ ਜਿਵੇਂ ਗਯਾ ਓਹਨੇ ਕੇਹਾ ਭੀ ਏਨੇ ਮੇਨੂ ਨਿਗਲ ਲਾਯਾ ਹੈ ਊ ਅੰਦਰ ਹੁਰ੍ਦ੍ਮ ਮਚਾਨ ਲਾਗ ਗਯਾ ਓਹਨੇ ਅੰਦਰ ਜੇ ਕੇ ਗਾਇਨ ਦੇ ਟੇਡ ਡੀ ਵਿਚ ਮੁੱਕੀ ਮਾਰਨੀ ਸਟਾਰਟ ਕਰ ਦਿਤੀ ਤੇ ਜਦੋਂ

ਹਨ ਕੀ ਕਰੀਏ ਅਸੀਂ ਚੋਰੀ ਕਰਨ ਆਯ ਸੀ ਆਜ ਫਾਰੇ ਜਾਂ ਗੇ ਪੋਲਿਸ ਪੋਲਿਸ ਲੇ ਜੇ ਗੀ ਸਾਨੂ ਅਸੀਂ ਮਾਰੇ ਜਵਾਨ ਗੇ ਤੇ ਊ ਗਾਲਾਂ ਕਦਾਂ ਲਗੀ ਆਪਸ ਚ ਲਰਨ ਲਾਗ ਗੇ ਸਤੀ ਚੋਰ ਆਪਸ ਚ ਤੇ ਅਨ੍ਗੋਥਾ ਟੇਕ ਜੇਰਾ ਕੇਹੰਡੀ ਊ ਏਇਕ ਛੋਟਾ ਜੇਯ ਸੀ ਜੇਰਾ ਊ ਕਿਥੇ ਗਯਾ ਲਗਦਾ ਆਯ ਸਲੇ ਨੇ ਓਹਨੇ ਈ ਕਾਮ ਕੀਤਾ ਖਰਾਬ ਚਲ ਓਹਨਾਂ ਨੀ ਕੀ ਕੀਤਾ ਬਥੇਰਾ ਲਾਭ੍ਯਾ ਊ ਨਾਈ ਮਿਲਯਾ ਤੇ ਜ਼ਿਮੇੰਦਾਰਾਂ ਨੇ ਚੋਰ ਲੇ ਫਾਰ ਜ਼ਿਮੇੰਦਾਰਾਂ ਨੇ ਏਇਕ

ਤੇ ਚੋਰਾਂ ਨੂ ਪਾਕ੍ਰ੍ਵਾ ਕੇ ਖੇੰਦਾ ਮੈਨਪ੍ਕ੍ਰ੍ਵਾਯਾ ਏਹੀ ਈਯ ਸਾਰੇ ਤੁਹਾਡੀ ਘਰ ਚੋਰੀ ਕਰਨ ਆਯ ਸੀਗੇ ਤੇ ਮੇਨੂ ਇਨਾਮ ਚੀ ਦਾ ਤੁਹਾਡੀ ਤੋਂ ਜ਼ਿਮੇੰਦਾਰਾਂ ਨੂ ਕਹੰਦਾ ਕੀ ਤੂ ਕਿਵੇਂ ਪਾਕ੍ਰ੍ਵਾਯ ਆ ਕੇ ਜੇ ਮੈਂ ਬੁਧਿ ਮੈ ਨੂ ਉਠੰਦਾ ਆਯ ਇਤ੍ਹਦੀ ਨਾਈ ਮੈਂ ਕਾਫੀ ਦੇਰ ਤੋਂ ਉਠਾ ਰਯ ਸੀਗਾ ਏਸ ਕਰ ਕੇ ਏਡੀ ਹੇਠ ਚ ਖੀਰ ਪੈ ਟਾਕੀ ਊ ਉਠ ਜੇ ਆਚਾ ਓਸ ਤੋਂ ਕਰ ਕੇ ਮੈਂ ਪਾਕ੍ਰ੍ਵਾਯਾ ਤੁਸੀਂ ਏਦਾਂ ਕਰੋ ਊ ਕਹੰਦਾ ਭੀ ਤੇਨੁ ਕੀ ਇਨਾਮ ਡੀ ਵਿਚ ਚੀ ਦਾ ਆਯ ਭੀ ਮੇਉ ਵੋਥੀ ਚੀ ਦੀ ਆ ਵੋਹਟੀ ਹਨ ਤੇਰੀ ਤੇਰੀ ਵਰਗੀ ਬੰਦੀ ਦਾ ਵਿਯਾਹ ਮਤਲਬ ਕਿਥੋਂ ਕਰਿਯੇ ਏਡੀ ਚੋਟੀ ਤਾਂ ਕੋਈ ਵੋਹਟੀ ਮਤਲਬ ਦੁਨਿਆ ਡੀ ਵਿਚ ਕੋਈ ਕੁਰੀ ਈ ਨਾਈ ਹੈ

ਜੀ ਨਾਈ ਮੈਂ ਕਰਨ ਗਾ ਏਡੀ ਨਾਲ ਏ ਵਿਯਾਹ ਮੈਂ ਚੋਰਾਂ ਨੂ ਪਾਕ੍ਰ੍ਵਾਯਾ ਆਯ ਕੇਹੰਡੀ ਚਲ ਠੀਕ ਆਯ ਓਹਨਾਂ ਨੇ ਬਿਯਾਹ ਕਰ ਤਾ ਓਡੀ ਨਾਲ ਏਡ੍ਰ ਪਿਛੋਂ ਦੀ ਜੇਰੀ ਚੋਰ ਸਾਲ ਬਾਦ ਚ ਅੰਦਾ ਆਯ ਊ ਬੁਲਾ ਕੇ ਜੋ ਪਤਾਸੀ ਨਾਲ ਵਾਦਿਯ ਕਰ ਕੀ ਬਿਯਾਹ ਕੇ ਲੇ ਕਾ ਅੰਦਾ ਆਯ ਬੋਟੀ ਨੂ ਆ ਕੇ ਅਪਨੀ ਘਰ ਮੁਰੀ ਕਹੰਦਾ ਆਯ ਕੇ ਮਾਨ ਦਰਵਾਜਾ ਖੋਲ ਦੇਖ ਮੈਂ ਤੇਰੀ ਵਾਸ੍ਟੀ ਬਹੁ ਲੇ ਕੇ ਆਯਾ ਊ ਕੇਹ੍ਨ੍ਦੀ ਆਯ ਮਾਨ ਕੇਹ੍ਨ੍ਦੀ ਆਯ ਹੇੰ ਆਯ ਕੀ ਕਹ ਰਯ ਈਨ ਓਹਨੇ ਜਦੋਂ ਦਰਵਾਜ਼ਾ ਖੋਲ੍ਯਾ ਦੇਖ੍ਯਾ ਤਾਂ ਓਥੀ ਕੁਰੀ ਖਰੀ ਸੀ ਏਇਕ ਓਹਨੇ ਕਹਯ ਆ ਕੀ ਕੀਤਾ ਪੁਤ ਆਯ ਕਿਥੋਂ ਲੇ ਆਯਾ ਵਾਂ ਤੇਰੀ ਨਾਲ ਕੀਨੀ ਵਿਯਾਹ ਦਿਤੀ ਆਯ ਫੇਰ ਓਹਨੇ ਸਾਰੀ ਕਹਾਨੀ ਦਾਸੀ ਏਦਾਂ ਏਦਾਂ ਹੋਯਾ ਸੀਗਾ ਅਗੇ ਪਹਲੋੰ ਜੇਟ੍ਰੀ ਮਾਂ ਬਾਪੁ ਸੀਗੇ ਬੋਹਤ ਜਿਆਦਾ ਰੋ ਰਹੀ ਸੀਗੇ ਬੁਲਾ ਰਹੀ ਸੀਗੇ ਓਸ ਤੋਂ ਬਾਅਦ ਏਦਾਂ ਈ ਰਹ੍ਯ ਓਹਨੇ ਅੰਦਰ ਮਤਲਬ ਜੇਰੀ ਆਪਣੀ ਬਹੁ ਸੀਗੀ ਓਹਦਾ ਸਵਾਗਤ ਕੀਤਾ ਓਹਨੁ ਘਰ ਲੇ ਅੰਦਾ ਕੇ ਚਲ ਮੇਰਾ ਪੁਤ ਸਾਰਾ ਕੁਛ ਮਤਲਬ ਜੇਰੀ ਕੁ ਹੁੰਦਾ ਆਯ normal ਹੁੰਦਾ ਆਯ ਊ ਸੁਖ ਦੇਂਦਾ ਆਯ ਊ ਸਾਰੇ ਸੁਖ ਡੀ ਰਯ ਸੀਗਾ ਮਾਂ ਪਾਯੋ ਬੋਹਤ ਖੁਸ਼ ਭੀ ਪੇਹ੍ਲਾਂ ਸਾਨੂ ਪੁਤ ਮਿਲਯਾ ਹਨ ਕੁਛ ਦਿਨ ਪੇਹ੍ਲਾਂ ਹਨ ਕੁਛ ਦਿਨ ਬਾਅਦ ਈ ਊ ਮਿਲ ਗਯਾ ਵੋਹਟੀ ਵੀ ਆਗੈ ਏਡੀ ਤੇ ਓਹਨੇ ਕੇਹਾ

ਏਇਕ ਸਾਧੂ ਆਯ ਗਾ ਊ ਪੇਹ੍ਲਾਂ ਫਲ ਮੰਗੇਗਾ ਓਹਨੁ ਕੋਈ ਹੋਰ ਫਲ ਦੇ ਦਯੋ ਤੇ ਓਹਨੁ ਦਾਸ੍ਯੋ ਨਾ ਮੈਂ ਕਿਤਹੀ ਆਂ ਓਰ ਜੇ ਓ ਜਾਂਦਾ ਜਿਦ ਕਰੇ ਮੇਰਾ ਜਿਹੜਾ ਕਦੂ ਹਗਾ ਉਹ ਨੂੰ ਫੋੜ ਦੇਯੋ ਕਹੰਦਾ ਠੀਕ ਆਯ ਜੀ ਥੋਰੀ ਛੇਰ ਬਾਅਦ ਸਦ੍ਧੁ ਯਾ ਓਹਨੇ ਕੇਹਾ ਮੈ ਕੁਛ ਸਹੀ ਡੀ ਓਹਨੀ ਕੁਛ ਸ਼ਾਹੀ ਦਿਤੀ ਓਸ ਤੋਂ ਬਾਅਦ ਕਹੰਦਾ ਮੈਂ ਤੁਹਾਨੂ ਬੀ ਦਿਤੀ ਸੀਗੀ ਕਦੋ ਡੀ ਊ ਪਹਲਾ ਪਹਲ ਸੀਗਾ ਊ ਮੇਨੂ ਡੀ ਊ ਕੇਹ੍ਨ੍ਦੀ ਊ ਤਾਂ ਖਰਾਬ ਹੋ ਗਯਾ ਸੀਗਾ ਮਤਲਬ ਬਾਬਾ ਜੀ ਈਯ ਹੇਗ੍ਯ ਈਯ ਲੇ ਜੋ ਊ ਨਾਈ ਖਰਾਬ ਹੂ ਈ ਨਾਈ ਸਕਦਾ ਤੂ ਊ ਪਹਲ ਡੀ ਮੇਨੂ ਕਿਸੀ ਵੀ ਤਰਹ ਡੀ ਮੇਨੂ ਨਾਈ ਪਤਾ ਬੋਹਤ ਹੋਗਯਾ ਫੇਰ ਬਾਦ ਚ ਬਾਬਾ ਨਹੀ ਮਨੀ ਊ ਕਹੰਦਾ ਮੈਂ ਦੇਖਦਾ ਹੇਨ ਊ ਜਿਵੇਂ ਈ ਅੰਦਰ ਆਂ ਲਗਾ ਕੀਯ ਬਾਬੀ ਤੂ ਏਦਾਂ ਨਾਈ ਕਰ ਸਕਦਾ ਓੜੀ ਜੇਰੀ ਵੋਹਟੀ ਸੀ ਓਹਨੇ ਅਨ੍ਗੋਥਾ ਟੇਕ ਨੇ ਇਸ਼ਾਰਾ ਕੀਤਾ ਕੇ ਤੂ ਕਦੋ ਨੂ ਫੋਰ ਡੀ ਓਹਨੀ ਕਦੋ ਨੂ ਫੋਰ ਤਾ ਜਿਵੇਂ ਈ ਕਦੋ ਨੂ ਫੋਰਯ ਊ ਏਇਕ ਜੇਰਾ ਸੀਗਾ ਊ ਬਣ ਗਯਾ ਏਇਕ ਰਾਜਕੁਮਾਰ ਊ ਦੇਖ ਕੇ ਹੇਰਾਂ ਮਾਂ ਪਾਯੋ ਸਬ ਜੇਰਾ ਊ ਸੀਗਾ ਨਾ ਊ ਸਾਦ ਊ ਕਹੰਦਾ ਮੇਨੂ ਟੀ ਪਤਾ ਸੀਗਾ ਆਯ ਰਾਜੇ ਦਾ ਪੁਤ ਆਯ ਏਨੁ ਸ਼ਰਾਪ ਮਿਲਯਾ ਹੋਯਾ ਸੀਗਾ ਓਹਨੇ ਵੀ ਸਾਰੀ ਗਲ ਦਾਸੀ ਮੇਨੂ ਸ਼ਰਾਪ ਮਿਲਯਾ ਹੋਯਾ ਸੀਗਾ ਤੇ ਮੈਂ ਰਾਜਾ ਦਾ ਪੁਤ ਆਯ ਆਂ ਹਨ ਮੈਂ ਤੁਹਾਡਾ ਪੁਤ ਆਯ ਆਂ ਤੇ ਮੇਰੀ ਕੋਲ ਧਨ ਡੋਲਤ ਦੀ ਕੋਈ ਕਮੀ ਨਹੀ ਹੈ ਮਿਨਟਾਂ ਸੇਕਿੰਤਾਂ ਡੀ ਵਿਚ ਪੋਰ ਕਮਰਾ ਸੋਨੇ ਚੰਡੀ ਡੀ ਬਰਤਨਾਂ ਗੇਹ੍ਨ੍ਯਾਂ ਨਾਲ ਭਰ ਗਯਾ ਤੇ ਊ ਕਹੰਦਾ ਆਯ ਸਾਰਾ ਤਾਂ ਹੇਗਾ ਆਪਣਾ ਰਾਜ ਪਾਤ ਕਰਨ ਗੇ ਆਪਾਂ ਤੇ ਆਪਣਾ ਹੈ ਸਾਰਾ ਕੁਜ ਸਾਰੇ ਖੁਸ ਹੋ ਗਏ ਊ ਸਾਦ ਫੇਰ ਚੁਪ ਕਰ ਕ ਓਥੋਂ ਚਲਾ ਗਯਾ ਸ਼ਰਾਪ ਦੇਣ ਲਗਾਯਾ ਸੀਗਾ ਓਹਨੁ ਚੁਪ ਕਰ ਤਾ ਫੇਰ ਓਹਨਾਂ ਨੇ ਕਹ ਸਾਨੂ ਬਾਰੀ ਮੁਸ਼ਕਿਲਾਂ ਨਾਲ ਆਯ ਪੁਤ ਮਿਲਯਾ ਤੁਸੀਂ ਏਦਾਂ ਕਰ ਰਹੀ ਊ ਹਾਥੋ ਖੁਸ਼ ਨਾ ਹੋਆਯ ਤੁਸੀਂ ਤੁਸੀਂ ਟੀ ਖੁਸ਼ਿਯਾਂ ਦੇਣ ਵਾਲੀਆਂ ਚੋ ਹੋ ਖੁਸ਼ਿਯਾਂ ਖੂਨ ਵਾਲੀਆਂ ਚੋ ਨਹੀ ਕਹੰਦਾ ਠੀਕ ਆਯ ਖੁਸ਼ ਰਹ ਤੂ ਮੈ ਕੋਈ ਗਲ ਨਾਈ ਤੇ ਊ ਓਹਨਾਂ ਦਯਾ ਨਾਲ ਰਹਨ ਲਗਾ ਅਨ੍ਗੋਥ ਟੇਕ ਜੇਰਾ ਸੀਗਾ ਟੀ ਥੋਰੀ ਚੇਰਨ ਬਾਅਦ ਓਡੀ ਘਰ ਏਇਕ ਮੁੰਡਾ ਹੋਯਾ ਤੇ ਓਹਦੇ ਮਾਂ ਪਯੋ ਜੇਰੀ ਸੀਗੀ ਬੋਹਤ ਖੁਸ਼ ਹੋਆਯ ਭੀ ਸਾਡੇ ਓਲਾਦ ਨਾਈ ਸੀ ਓਲਾਦ ਹੋਈ ਸਾਡੇ ਅਸੀਂ ਬੋਹਤ ਕਰਮਾਂ ਵਾਲੇ ਆਂ ਭੀ ਤੇਰੀ ਕੇ ਕੀ ਓਲਾਦ ਮਿਲੀ ਭੀ ਸਾਨੂ ਏਇਕ ਰਾਜਾ ਦਾ ਪੁਤ ਮਿਲਯਾ ਜੇਰਾ ਸਦਾ ਪੁਤ ਬਣ ਕੀ ਰਹ ਰਯ ਹਨ ਏਥੇ ਈ ਓਹਨੇ ਰਾਜ ਪਾਤ ਖੋਲ੍ਯਾ ਤੇ ਜੇਰੀ ਓੜੀ ਵੋਹਟੀ ਸੀਗੀ ਊ ਜ਼ਿਮੰਦਾਰਾਂ ਦੀ ਕੁਰੀ ਊ ਵੀ ਅਪਨੀ ਘਰ ਜਾਨ ਲਾਗੀ ਓਡੀ ਘਰ ਡੀ ਬੋਹਤ ਖੁਸ਼ ਸੀਗੀ ਭੀ ਸਦਾ ਜਵਾਈ ਏਨਆ ਸੋਹਨਾ ਸੁਨਾਖਾ ਆਯ ਸਾਸਰੀਕਾਲ ਜੀ ਕਹਾਨੀ ਹੋਈ ਖਤਮ